ਟੀਚਰ ਵੀ ਹੈ।

ਟਰੇ ਪਏ ਹੋਏ ਨੇ।

ਦੋ ਬੱਚੇ ਆਪਸ ਚ ਗੱਲ ਕਰ ਰਹੇ।

ਇਹ ਇੱਕ ਪਾਰਕ ਦਿਖ ਰਿਹਾ ਹੈ ਜਿਹਦੇ ਵਿੱਚ ਦੋ ਬੈਠਕ ਨੇ ।

ਸੀਮੈਂਟ ਦੀ ਬਣੀਆਂ ਹੋਈਆਂ ਨੇ।

ਛੋਟੇ ਛੋਟੇ ਚਾਰ ਵੇ।

ਦੋ ਵੱਡੇ ਝਾੜ ਵੀ ਨੇ।

ਬਿਜਲੀ ਦਾ ਖੰਭਾ ਹੈ।

ਇੱਕ ਜਿਮ ਦਾ ਦ੍ਰਿਸ਼ਯ ਹੈ।।

ਇਦੇ ਵਿੱਚ ਨੀਲੇ ਡੱਬੇ ਵੀ ਨੇ।

ਸੈਂਟਾਂ ਵੀ ਨੇ ਨੇਲ ਪੋਲਿਸ਼ ਪਈਆਂ ਹੋਈਆਂ ਨੇ।

ਪਿਛੇ ਇੱਕ ਦਰਵਾਜਾ ਹੈ।

ਤੇ ਕੁਛ ਕੁਰਸੀਆਂ ਨੇ।

ਇੱਕ ਹੋਟਲ ਦਾ ਕਮਰਾ ਹੈ।

ਐ ਰੇਲਵੇ ਸਟਰੇਸ਼ਨ ਹੈ।

ਯੇ ਪਹਾੜ ਵੀ ਆਂਵਦੇ ਹ।।

ਜਿਦੇ ਦੋ ਮੰਜਿਲਾਂ ਵੀ ਨੇ।

ਬਿਜਲੀ ਦਾ ਖੰਭਾ ਵੀ ਹੈ।

ਅੱਥੇ ਖੁੱਲੀ ਜਗ੍ਹਾ ਹੈ।

ਜਿਦੇ ਸਾਈਟ ਤੇ ਦੂਜੀ ਤਰਫ ਸ਼ਾਮੀਆਨਾ ਲੱਗਿਆ ਹੋਇਆ ਹੈ।

ਇਹ ਰੰਗ ਬਿਰੰਗਾ ਹੈ।

ਮੰਦਰ ਦੇ ਨਾਲ ਇੱਕ ਬਿਲਡਿੰਗ ਵੀ ਹੈ।

ਤੇ ਇੱਕ ਝਾੜ ਵੀ ਏ।

ਇਹਦੇ ਵਿੱਚ ਇੱਕ ਟੀਚਰ ਬਹੁਤ ਸਾਰੇ ਬੱਚਿਆਂ ਨੂੰ ਪੜ੍ਹਾ ਰਿਹਾ ਹੈ।

ਬਖਸ਼ਾ ਦਿਖ ਰਹੀ ਹੈ ਪਿੱਛੇ।

ਪਿਛੇ ਲਗੇ ਹੋਏ ਨੇ।

ਜਿਹਦੇ ਵਿੱਚ ਮੋਰ ਦੀ ਸੁਪਰ ਮਾਰਕੀਟ ਹੈ।

ਜਿੱਥੇ ਕਾਫੀ ਸਾਰੇ ਗੱਡੀਆਂ ਦਿਖ ਰਹੀਆਂ ਨੇ ਤੇ ਕੁਛ ਲੋਕ ਵੀ ਦਿਖ ਰਹੇ ਨੇ।

ਉਹਦੇ ਤੇ ਹੈਲਮੇਟ ਵੀ ਪਏ ਨੇ।

ਇਹ ਇੱਕ ਸਰਕਾਰ ਆਫਿਸ ਦਿਖ ਰਿਹਾ ਹੈ।

ਇਕ ਇਕ ਇਨਸਾਨ ਨੇ ਬੈਗ ਟੰਗਿਆ ਹੋਇਆ ।

ਉਹਨਾਂ ਦੀ ਸਭਾ ਚੱਲ ਰਹੀ ਹੈ।

ਵੱਡਾ ਜਾ ਹਾਲ ਹੈ।

ਇਕ ਫਰੀਜ ਰੁਕਿਆ ਹੈ।

ਵੈਟ ਕਰਨੇ ਦੀ ਮਸ਼ੀਨਾ ਪਈਆਂ ਨੇ।

ਤੇ ਕੁਝ ਸਬਜੀਆਂ ਤੇ ਫਲ ਪਏ ਨੇ।

ਕੁਛ ਬੰਦੇ ਥੱਲੇ ਜਮੀਨ ਤੇ ਬੈਠ ਕੇ ਕੁਛ ਵੇਚ ਰਹੇ ਨੇ।

ਇਸ ਦੇ ਵਿੱਚ ਇੱਕ ਨੀਲੀ ਕਾਰ ਦਿਖ ਰਹੀ ਹੈ।

ਦੇ ਦੋ ਹੀ ਚੱਕ ਕੇ ਦਿਖ ਰਹੇ ਨੇ।

ਇਸ ਫੋਟੋ ਵਿੱਚ ਕੁਛ ਬੱਚੇ ਨੇ ਜੋ ਕਲਾਕਾਰੀ ਕਰ ਰਹੇ ਨੇ।

ਇਹ ਇੱਕ ਕਾਰ ਦਾ ਗੈਰੇਜ ਦਿਖ ਰਿਹਾ ਹੈ ਜਿਹਦੇ ਵਿੱਚ ਕਾਰਾਂ ਖੜੀਆਂ ਨੇ।

ਬੈਲੂਨ ਗੁਬਾਰੇ ਵੀ ਲੱਗੇ ਹੋਏ ਨੇ ਲਾਲ ਗੁਬਾਰੇ।

ਬਹੁਤ ਸੋਹਣਾ ਬਗੀਚਾ ਹੈ।

ਕੁਛ ਬੰਦੇ ਕੁਛ ਗੱਲਾਂ ਕਰ ਰਹੇ ਨੇ ਇਕ ਲਾਲ ਸ਼ਰਟ ਇਕ ਬੰਦੇ ਨੇ ਪਾਈ ਹੋਈ ਹੈ।

ਇਹ ਇੱਕ ਰੋਡ ਦਾ ਦ੍ਰਿਸ਼ਯ ਹੈ।

ਬੜੇ ਸਾਰੇ ਭਗਵਾਨ ਦੀ ਮੂਰਤੀਆਂ ਨੇ।

ਜੋ ਇੱਕ ਇੱਕ ਬ੍ਰਿਜ ਹੈ।

ਪਿੱਛੇ ਬਹੁਤ ਸਾਰੇ ਝਾੜ ਵੀ ਹ ।

ਰੇਤ ਦਿਖ ਰਹੀ ਹੈ।

ਮਸ਼ੀਨਾਂ ਦਿਖ ਰਹੀਆਂ ਨੇ।

ਪੰਪ ਵੀ ਲੱਗਿਆ ਹੋਇਆ ਹੈ।।

ਇਹ ਇੱਕ ਬਗੀਚਾ ਦਿਖ ਰਿਹਾ ਹੈ।

ਬਹੁਤ ਸਾਰੇ ਗਮਲੇ ਨੇ।

ਇਹਦੇ ਵਿੱਚ ਇੱਕ ਸਮਾਰਕ ਵੀ ਬਣੀ ਹੋਈ ਹੈ।

ਅਤੇ ਇੱਕ ਪੰਡਿਤ ਜੀ ਹੈ।

ਫੁੱਲਾਂ ਨਾਲ ਸਜਾਇਆ ਹੋਇਆ ਹੈ।

ਅਤੇ ਇੱਕ ਕਾਰ ਖੜੀ ਹੈ।